ਇਹਦੇ ਸਾਹਮਣੇ ਇੱਕ ਕਾਉਂਟਰ ਚ ਉਹਨਾਂ ਨੂੰ ਸਜਾਇਆ ਜਾਂਦਾ ਹੈ ਤਾਂਕਿ ਕਸਟਮਰ ਆਣ ਤੇ ਵੇਖ ਸਕਣ ਉਨ੍ਹਾਂ ਨੂੰ ਕਿਸ ਵੀ ਟਾਈਪ ਦੀ ਕਿਹੜੀ ਵੀ ਹਰ ਕਿਸਮ ਦੀ --

ਇਹ ਨਜ਼ਾਰਾ ਇਹ ਮਨਮੋਹਕ ਚਿੱਤਰ ਇੱਕ ਗੁਰਦੁਆਰੇ ਦਾ ਚਿੱਤਰ ਹੈ ਜਿਸ ਤੇ ਗੁਰੂਆਂ ਦੀ ਗੁਰੂਆਂ ਦੀ ਬਾਣੀ ਸੁਣਾਈ ਜਾਂਦੀ ਹੈ ਤੇ ਆਪਣੀ ਆਤਮਾ ਨੂੰ ਸ਼ਾਂਤ ਕੀਤਾ ਜਾਂਦਾ ਹੈ ਆਪਣੇ --

ਮੇਰਾ ਕਮਰਾ ਕਾਫੀ ਹਾਈ_ਫਾਈ ਲੱਗਦਾ ਪਿਆ ਹੈ ਜਿਹਦੇ ਵਿੱਚ ਟੀ ਵੀ ਵਗੈਰਾ ਸਭ ਦਾ ਪ੍ਰਬੰਧ ਕੀਤਾ ਗਿਆ ਹੈ।

ਮੰਦਰ ਦੀ ਛੱਤ ਇੱਕ ਝੰਡਾ ਲਹਿਰਦਾ ਹੋਇਆ ਨਜ਼ਰ ਆ ਰਿਹਾ ਤੇ ਮੰਦਿਰ ਦੇ ਆਣ ਜਾਣ ਵਾਲੇ ਰਸਤੇ ਦੇ ਆਲੇ ਦੁਆਲੇ ਸਾਨੂੰ ਗਮਲੇ ਰੱਖੇ ਹੋਏ ਨਜ਼ਰ ਆ ਰਹੇ ਨੇ ਤੇ ਵਿਚਕਾਰ ਇਕ--

ਆਪਣਾ ਟਾਈਮ ਆਪਣੇ ਸਮੇਂ ਨੂੰ ਐਂਜੋਏ ਕਰਦੇ ਨੇ ਤੇ ਅਸੀਂ ਵੇਖ ਸਕਦੇ ਆ ਇਹ ਬਹੁਤ ਹੀ ਚੰਗੀ ਤਰ੍ਹਾਂ ਬਣਿਆ ਹੋਇਆ ਹੈ।

ਆਲੇ ਦੁਆਲੇ ਸਾਨੂੰ ਪੇੜ ਨਜ਼ਰ ਆ ਰਹੇ ਤੇ ਹੋਰ ਵੀ ਬਿਲਡਿੰਗ ਹੈ ਬਿਲਡਿੰਗ ਬਹੁਤ ਹੀ ਵੱਡੇ ਵਰਗ ਸ਼ੇਤਰ ਨਾਲ ਫੈਲੀ ਹੋਈ ਹੈ ਦੂਰ ਤੱਕ ਇਹ ਬਿਲਡਿੰਗ ਦਾ ਕੰਮ ਹੋਇਆ ਹੋਇਆ ਹੈ ਤੇ ਨਾਲੇ --

ਜਿਹੜੀ ਤਸਵੀਰ ਅਸੀਂ ਵੇਖ ਸਕਦੇ ਪਏ ਆ ਏ ਗੁਰਦੁਆਰੇ ਦੀ ਤਸਵੀਰ ਹੈਗੀ ਹੈ ਗੁਰਦੁਆਰੇ ਸਿੱਖਾਂ ਦਾ ਸਿੱਖ ਧਰਮ ਦਾ ਬਹੁਤ ਹੀ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਜਿੱਥੇ ਉਹ ਗੁਰੂ ਗ੍ਰੰਥ ਸਾਹਿਬ --

ਪਿਆਨੋ ਵਜਾ ਰਹੇ ਨੇ ਤੇ ਕੁਝ ਡ੍ਰਮ ਦੇ ਪ੍ਰੈਕਟਿਸ ਕਰਦੇ ਪਏ ਨੇ ਤੇ ਉਹਨਾਂ ਦੇ ਨਾਲ--

ਐਂਵੇ ਦਾ ਆਨੰਦ ਮਈ ਦ੍ਰਿਸ਼ ਵੇਖਣ ਨੂੰ ਮਿਲਦਾ ਪਿਆ ਏ ਜਿਹਦੇ ਵਿੱਚ ਪੀਲੇ ਤੇ ਵ੍ਹਾਈਟ ਕਲਰ ਨਾਲ ਇਹਦੀ ਦੀਵਾਰਾਂ ਨੂੰ ਰੰਗਿਆ ਗਿਆ ਹੈ।

ਦਿੱਤੇ ਗਏ ਚਿੱਤਰ ਤੇ ਅਸੀਂ ਇੱਕ ਬਿਲਡਿੰਗ ਦੀ ਤਸਵੀਰ ਵੇਖਦੇ ਪਏ ਜਿਨ੍ਹਾਂ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ ਕਿਉਂਕਿ ਇੱਥੇ ਇੱਕ ਫੰਕਸ਼ਨ ਹੋਣ ਵਾਲਾ ਹੈ।

ਉਸ ਫੰਕਸ਼ਨ ਦੀ ਇੱਥੇ ਤਿਆਰੀ ਕੀਤੀ ਗਈ ਹੈ ਜੋ ਅਸੀਂ ਵੇਖ ਸਕਦੇ ਹਾਂ ਫੰਕਸ਼ਨ ਦੇ ਹਾਲ ਦੇ ਗੇਟ ਨੂੰ ਗੁਬਾਰਿਆਂ ਨਾਲ ਸਜਾਇਆ ਗਿਆ ਹੈ ਗੁਬਾਰਿਆਂ ਦਾ ਕਲਰਸ ਵ੍ਹਾਈਟ ਤੇ ਰੇਡ ਕਲਰ ਦਾ ਹੈ।

ਰੰਗ ਬਿਰੰਗੇ ਪੌਦੇ ਲਗਾਏ ਗਏ ਨੇ ਰੰਗ ਬਿਰੰਗੇ ਫੁੱਲ ਲਗਾਏ ਗਏ ਨੇ ਤਾਂ --

ਨਕਲ ਬਣਾਈ ਗਈ ਹੈ ਬਿਲਕੁਲ ਇਹ ਸਾਰਾ ਕੁਝ ਲੱਕੜੀ ਦੇ ਨਾਲ ਬਣਾਇਆ ਗਿਆ ਹੈ ਜੋ ਕਿ--